ਪਹਿਲਾਂ ਉਨ੍ਹਾਂ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾਇਆ ਫੇਰ ਗੁਰੂ ਸਾਹਿਬ ਨੇ ਆਪ ਵੀ ਅਮ੍ਰਿਤ ਉਨ੍ਹਾਂ ਤੋਂ ਛਕਿਆ

ਇਸ ਤਰ੍ਹਾਂ ਫੇਰ ਖਾਲਸਾ ਪੰਥ ਦੀ ਨੀਂਹ ਰੱਖੀ

ਸਿੱਖ ਇਤਿਹਾਸ ਦਾ ਇਹ ਸਭ ਤੋਂ ਵੱਡਾ ਤੇ ਇਹਮ ਜਿਹੜਾ ਇਹ ਤਿਉਹਾਰ ਏ ਨਾ ਇਹ ਖਾਲਸਾ ਪੰਥ ਦਾ ਸਿਰਜਣਾ ਹੋਈ ਏ ਇਸ ਦਿਨ ਉਸ ਤੋਂ ਬਾਅਦ ਫੇਰ ਖਾਲਸਾ ਹਮੇਸ਼ਾ ਦੀ ਤਰ੍ਹਾਂ ਈ

ਮਤਲਬ ਕੀ ਜਿੰਨੇ ਵੀ ਪਿੰਡਾ ਚ ਸਹਿਰਾ ਚ ਗੁਰੂ ਘਰ ਨੇ ਗੁਰਦੁਆਰੇ ਨੇ ਹਨਾ ਤਾਂ ਸਮੂਹ ਖਾਲਸਾ ਫੇਰ ਇਹਨੂੰ ਬੜੀ ਵਧੀਆ ਤਰੀਕੇ ਨਾਲ celebrate ਕਰਦਾ ਇਹ ਤਾਂ ਸੀ ਇਤਿਹਾਸ ਵਿਸਾਖੀ ਦਾ ਗੁਰੂ ਗੋਬਿੰਦ ਸਿੰਘ ਜੀ time ਜਦੋਂ ਉਨ੍ਹਾਂ ਨੇ ਸ਼ੁਰਵਾਤ ਕੀਤੀ ਤੇ ਹੁਣ ਤਾਂ ਬਹੁਤ ਵੱਧ ਗਿਆ ਹਾਂਜੀ ਇਸ ਦਿਨ ਮੇਲਾ ਵੀ ਲੱਗਦਾ ਅਨੰਦਪੂਰ ਸਾਹਿਬ ਵਿਖੇ ਭਾਰੀ ਮੇਲਾ ਲੱਗਦਾ ਇਸ ਦਿਨ ਬਹੁਤ ਵੱਡਾ ਮੇਲਾ ਹੁੰਦਾ ਬਹੁਤ ਜਿਆਦਾ ਵੱਡਾ ਮੇਲਾ ਹੁੰਦਾ ਏ ਇਹ ਇੱਕ ਖੁਸ਼ੀ ਦਾ ਵੀ ਏ ਜੋ ਖਾਲਸਾ ਪੰਥ ਦੀ ਨਿਹ ਰੱਖੀ ਏ ਖਾਲਸਾ ਪੰਥ ਦਾ ਜਨਮ ਦਿਹਾੜਾ ਉਹ ਇਸ ਦਿਨ ਆਪਾਂ ਵੈਸੇ ਕਿਸੇ ਦਾ ਜਨਮ ਦਿਨ ਮਨਾਉਣੇ ਆ ਤਾਂ ਕਿੰਨਾ ਚਾ ਹੁੰਦਾ ਤੇ ਇਹ ਤਾਂ ਫੇਰ ਖਾਲਸਾ ਪੰਥ ਦਾ ਸੀ ਹਨਾ ਇਹ ਤਾਂ ਗੁਰੂ ਦੀ ਫ਼ੋਜ ਦਾ ਹੈਗਾ ਏ ਖਾਲਸਾ ਦਾ ਜਨਮ ਦਿਆੜਾ ਏ ਇਸ ਦਿਨ ਤਾਂ ਉਹ ਤਾਂ ਬੜੇ ਚਾ ਉਤਸ਼ਾ ਦੇ ਨਾਲ

ਤੇ all world ਦੇ ਵਿੱਚ ਮਨਾਇਆ ਜਾਂਦਾ ਦੇਸ਼ਾ ਵਿਦੇਸ਼ਾ ਦੇ ਵਿੱਚ ਵੀ ਮਨਾਇਆ ਜਾਂਦਾ ਇਹ ਨੀ ਕੀ ਕੱਲੇ ਪੰਜਾਬ ਵਿੱਚ ਹੀ ਵਿਸਾਖੀ ਦਾ ਤਿਉਹਾਰ ਏ ਨਾ ਇਹ ਹਰ ਥਾ ਤੇ ਹਰ state ਵਿੱਚ ਹਰ ਦੇਸ਼ ਵਿੱਚ ਹਰ ਸ਼ਹਿਰ ਗਲੀ ਮਹੱਲੇ ਪਿੰਡ ਸ਼ਹਿਰ ਹਨਾ ਹਰ ਥਾ ਤੇ ਮਨਾਇਆ ਜਾਂਦਾ ਕੈਨੇਡਾ ਅਮਰੀਕਾ ਜਰਮਨ ਸਭ ਥਾਵਾਂ ਤੇ ਸਭ ਸਹਿਰਾ ਵਿੱਚ ਆਪਣੇ ਆਪਣੇ ਮੁਤਾਬਿਕ ਤਿਉਹਾਰ ਮਨਾਉਂਦੇ ਨੇ ਤਰੀਕੇ ਨਾਲ ਮਤਲਬ ਕੀ ਅਲੱਗ ਅਲੱਗ ਤਰੀਕੇ ਨਾਲ ਮਨਾਉਂਦੇ ਨੇ

ਕਈ ਲੋਕ ਪਹਿਲਾਂ ਈ ਕੁੱਝ ਦਿਨ ਤੀਰਥਾ ਤੇ ਇੱਕ ਦੋ ਦਿਨ ਪਹਿਲਾਂ ਈ ਚਲੇ ਜਾਂਦੇ ਏ ਬੀ ਵੀ ਵਿਸਾਖੀ ਉਥੇ ਈ ਇਸ਼ਨਾਨ ਕਰਕੇ ਫੇਰ ਮਨਾਉਗੇ ਵੀ ਤੀਰਥ

ਦੋ ਚਾਰ ਦਿਨ ਪਹਿਲੇ ਚਲੇ ਜਾਂਦੇ ਨੇ ਉੱਥੇ ਇਸ਼ਨਾਨ ਕਰਕੇ ਫੇਰ ਘਰ ਵਾਪਸ ਆਂਦੇ ਏ

ਕੋਈ ਗੁਰਦੁਆਰੇ ਜਾਂਦਾ ਕਿਸੇ ਦਾ ਕੋਈ ਮੰਦਰਾ ਚ ਜਿਵੇਂ ਜਿਵੇਂ ਮਤਲਬ ਕਿਸੇ ਦਾ ਧਰਮ ਹੈਗਾ

ਤੇ ਇਸ ਦਿਨ ਕਈ ਪਿੰਡਾ ਸਹਿਰਾ ਵਿੱਚ ਮੇਲੇ ਵੀ ਲੱਗਦੇ ਏ

ਦੁਕਾਨਾ ਲੱਗੀਆ ਹੁੰਦੀਆਂ ਨੇ ਗੋਲ ਗੱਪੇ ਟਿਕੀਆਂ ਬੱਚਿਆਂ ਦੇ ਖਿਡੋਣੇ ਹੋ ਗਏ ਅਲੱਗ ਅਲੱਗ ਤਰ੍ਹਾਂ ਦੀਆਂ ਦੁਕਾਨਾ ਤਾਂ ਬੱਚਿਆਂ ਨੂੰ ਚਾ ਚੜ ਜਾਂਦਾ ਹੈਗਾ

ਬੱਚਿਆਂ ਨੂੰ ਜਿਆਦਾ ਖਾਣ ਪੀਣ ਦਾ ਤੇ ਖਿਡੋਣਿਆਂ ਦਾ ਸੋਂਕ ਹੁੰਦਾ ਵੀ ਮਿਲ ਜਾਣਗੇ ਇਸ ਚੀਜ਼ ਦਾ ਚਾ ਚੜ ਜਾਂਦਾ ਕਈ special ਨਵੇ ਕਪੜੇ ਵੀ ਸਵਾਂਦੇ ਏ

ਇਸ਼ਨਾਨ ਕਰਕੇ ਵੀ ਨਵਾ suit ਪਾਣਾ ਵਿਸਾਖੀ ਵਾਲੇ ਦਿਨ

ਤੇ ਮਤਲਬ ਕੀ ਹੋਰ ਵੀ ਦੂਜਾ ਵੀ ਇਤਿਹਾਸ ਅੱਛਾ ਇੱਕ ਹੋਰ ਚੀਜ਼ ਵੀ ਹੈਗੀ ਏ ਈਦੀ ਬੀ ਇਸ ਸਾਲ ਨੂੰ ਜਿਵੇਂ ਨਵਾ ਸਾਲ ਵੀ ਮੰਨਿਆ ਜਾਂਦਾ ਹੈਗਾ ਅਪ੍ਰੇਲ ਦੇ ਮਹੀਨੇ ਤੋਂ ਸ਼ੁਰਵਾਤ ਹੁੰਦੀ ਏ ਨਵੇ

ਤੇ ਵਿਸਾਖ ਦੇ ਮਹੀਨੇ ਤੋਂ ਦੇਸੀ ਮਹੀਨੇ ਜਿਹੜੇ ਨੇ ਚੇਤ ਤੋਂ ਆਰੰਭ ਹੋ ਜਾਂਦੇ ਨੇ ਇਹ ਗਰਮੀ ਦੀ ਰੁੱਤ ਦਾ ਪਹਿਲਾਂ ਤਿਉਹਾਰ ਹੈ ਹਾਂਜੀ ਇਸ ਤੋਂ ਗਰਮੀ ਦੀ ਸ਼ੁਰਵਾਤ ਵੀ ਮੰਨੀ ਜਾਂਦੀ ਏ ਬੀ ਵਿਸਾਖੀ ਤੋਂ ਵੈਸੇ ਤਾਂ ਥੋੜਾ ਪਹਿਲਾਂ ਹੀ ਹੋ ਜਾਂਦੀ ਏ ਲੇਕਿਨ ਵਿਸਾਖ ਤੋਂ ਜਿਆਦਾ ਮੰਨੀ ਜਾਂਦੀ ਹੈਗੀ ਏ

ਤੇ ਬਾਕੀ ਜਿਹੜਾ ਕਿਸਾਨਾ ਨੂੰ ਚਾ ਏ ਉਹ ਇੱਕ ਲੈਦਾ ਈ ਹੁੰਦਾ ਕਿਉਂਕਿ ਫਸਲ ਪੱਕੀ ਨੂੰ ਦੇਖ ਕੇ ਵੈਸੇ ਹੀ ਝੁੰਮ ਉਠਦਾ ਦੂਜਾ ਉੱਪਰੋ ਵਿਸਾਖੀ

ਮੇਲਾ ਆ ਜਾਂਦਾ ਹੈਗਾ ਜਿਵੇਂ ਤਾਂ ਉਹਨਾ ਦੀ ਖੁਸ਼ੀ ਜਿਹੜੀ ਏ double ਹੋ ਜਾਂਦੀ ਏ

double ਹੋ ਜਾਂਦੀ ਏ ਤਾਂ ਹੋਰ ਵੀ ਜਿਆਦਾ ਹੋ ਜਾਂਦੀ ਏ ਖੁਸ਼ੀ ਵਿੱਚ ਕਈ ਤਾਂ ਰਾਤ ਨੂੰ ਸ਼ਰਾਬਾ ਪੀ ਢੋਲ ਭੰਗੜੇ ਪਾ ਪਾ ਕੇ ਰੱਜੇ ਹੁੰਦੇ ਨੇ

ਇਹ ਚੀਜ਼ ਵੀ ਆ ਜਾਂਦੀ ਹੈਗੀ ਏ ਤਰ੍ਹਾਂ ਤਰ੍ਹਾਂ ਦੇ ਪਕਵਾਨ ਬੰਨਣਗੇ ਘਰ ਚ ਇਕੱਠੇ ਹੋ ਕੇ ਮਨਾਈਏ ਕਇਆ ਦੇ ਘਰ ਤਾਂ ਉਲਟਾ ਈ ਹੋ ਜਾਂਦਾ

ਸ਼ਰਾਬ ਪੀ ਲੈਂਦੇ ਨੇ ਵਜਣ ਤੋ ਜਿਆਦਾ ਫੇਰ ਲੜਾਈ ਹੋ ਜਾਂਦੀ ਏ ਹਾਂ ਉਹ ਗੱਲ ਗਲਤ ਹੈਗੀ

ਕਿਉਂਕਿ ਇਹਦੇ ਵਿੱਚ ਨਾ ਇੱਕ ਖੁਸ਼ੀ ਦਾ ਵੀ ਏ ਤੇ ਇੱਕ ਥੋੜਾ ਜਾ ਆਪਾਂ ਜਿਵੇਂ ਆਪਣੇ ਸਿੰਘ ਸਹੀਦ ਹੋਏ ਨੇ ਪਹਿਲਾਂ ਹਨਾ ਉਨ ਜਲ੍ਹਿਆਂਵਾਲੇ ਬਾਗ ਦੇ ਵਿੱਚ ਉਨ੍ਹਾਂ ਨੂੰ ਸ਼ਰਦਾਂਜਲੀ ਦੇਣ ਦਾ ਵੀ ਇਹ ਦਿਨ ਏ ਖੁਸ਼ੀ ਦੇ ਨਾਲ ਨਾਲ ਆਪਾਂ ਉਨ੍ਹਾਂ ਨੂੰ ਕੀਤੇ ਨਾ ਕੀਤੇ ਯਾਦ ਵੀ ਕਰਦੇ ਆ ਹਨਾ ਇਸ ਦਿਨ ਤੇ ਚਲੋ ਸ਼ਰਾਬ ਜੁਆ ਵਗੈਰਾ ਤਾਂ ਨਹੀਂ ਖੇਡਣਾ ਚਾਹੀਦਾ ਇਸ ਦਿਨ ਪਰ ਹਰ ਧਰਮ ਦਾ ਆਪਣਾ ਆਪਣਾ ਹਨਾ ਕਿਸੇ ਨੂੰ ਆਪਾਂ ਰੋਕ ਨੀਂ ਸਕਦੇ ਅਗਲੇ ਦੀ ਜਿਵੇਂ ਇੱਛਾ ਹੁੰਦੀ ਕੋਈ ਪਿਆ ਕਰਦਾ ਅਹ ਮਤਲਬ ਕੀ ਅਲੱਗ ਅਲੱਗ ਕਈ ਹੁਣ ਮੇਲਾ ਦੇਖਣ ਚਲੇ ਜਾਂਦੇ ਏ ਆਪਣੇ ਮੁਤਾਬਿਕ ਤਿਉਹਾਰ ਮਨਾਉਂਦੇ ਖੁਸ਼ੀ ਕੋਣ

ਪਰ ਇਹ ਏ ਕੇ ਇਸ ਦਿਨ ਨਾ ਅਹ ਦੁਕਾਨਾ ਵੀ ਬੜੀਆਂ ਸਾਜ ਸਜਾਵਟ ਦੇ ਸਮਾਨ ਦੇ ਨਾਲ ਨਾ ਚਹਿਲ ਪਹਿਲ ਹੁੰਦੀ ਏ ਹਨਾ ਬਜਾਰ ਵੀ ਸੋਹਣੇ ਸਜੇ ਹੁੰਦੇ ਨੇ ਤੇ ਗੁਰਦੁਆਰੇ ਮੰਦੀਰ ਮਸਜੀਦ ਵਿੱਚ ਵੀ ਬੜੀਆਂ ਰੋਣਕਾ ਹੁੰਦੀਆਂ ਨੇ ਇਸ ਦਿਨ

ਕੀਰਤਨ ਦਰਬਾਰ ਭਜਨ ਗਾਣ ਹੁੰਦਾ ਏ ਹਾਂ ਇਸ ਤੋਂ ਇਲਾਵਾ ਵੀ ਕਈ ਹੁੰਦੇ ਨੇ ਗੁਰਦੁਵਾਰੇ ਮੰਦਰਾ ਜਾ ਕੇ ਲੰਗਰ ਵੀ ਚਲਾਂਦੇ ਏ ਸਵੇਰੇ ਵੀ ਦਾਨ ਕਰਨਾ ਚੰਗਾ ਮੰਨਿਆ ਜਾਂਦਾ ਹੈਗਾ ਸੰਗਰਾਦ ਦੇ ਦਿਨ ਵਿਸਾਖ ਦੀ

ਕੋਈ ਸਵੇਰੇ ਮੰਦਰ ਗੁਰਦੁਆਰੇ ਕੋਈ ਚਾਹ ਦਾ ਲੰਗਰ ਪਕੋੜਿਆ ਦਾ ਹੋ ਗਿਆ ਕਈ ਦੁਪਹਿਰ ਦਾ ਕਰਲੂਗਾ

ਤਾਂ ਬਜਾਰਾ ਵਿੱਚ ਭੀੜ ਹੋ ਜਾਂਦੀ ਏ ਤੁਹਾਨੂੰ ਪਤਾ ਲੰਗਰ ਲਗੇ ਹੋਣਗੇ ਤਾਂ ਭੀੜ ਹੋਊਗੀ

ਬਾਕੀ ਇਸ ਦਿਨ ਇਸ਼ਨਾਨ ਵਾਲੀ ਜਗ੍ਹਾ ਤੇ ਵੀ ਦੇਖ ਲੋ ਲਈਨਾ ਲੱਗੀਆਂ ਹੁੰਦੀਆਂ ਨੇ ਵਾਰੀ ਨੀਂ ਆਉਂਦੀ ਹੈਗੀ ਬਿਲਕੁਲ ਉਹ ਮੰਨਿਆ ਜਾਂਦਾ

ਵਿਸਾਖੀ ਵਾਲੇ ਦਿਨ ਜਿਹੜਾ ਇਸ਼ਨਾਨ ਕਰਦਾ ਨਾ ਅੱਠ ਸੱਠ ਤੀਰਥਾ ਦਾ ਫੱਲ ਲੱਗਦਾ

ਮੰਨਦੇ ਏ ਸਾਰੇ ਈ ਤੇ ਉਹ ਇੱਕ ਨਾ ਭਾਵਨਾ ਬਣੀ ਹੁੰਦੀ ਏ ਸਭ ਦੀ ਕੇ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਇਸ਼ਨਾਨ ਕਰਨਾ ਬੀ ਸਾਇਦ ਸਾਡੇ ਕਸ਼ਟ ਦੂਰ ਹੋਣ ਹੁੰਦੇ ਵੀ ਹੋਣਗੇ ਏਵੈ ਤਾਂ ਨਹੀਂ ਕੋਈ ਕਹਾਵਤ ਬਣਦੀ ਜੇ ਹੁੰਦੇ ਨੇ ਟਾਈ ਬਣੀ ਹੋਈ ਏ ਤਾਂ ਉਹ ਸ਼ਾਰਦਾ ਭਾਵਨਾ ਲੋਕਾ ਦੇ ਵਿੱਚ ਕੀਤੇ ਨਾ ਕੀਤੇ ਲੋਕਾ ਦੇ ਵਿੱਚ ਬਹੁਤ ਮਿਲ ਦੇਖਣ ਨੂੰ ਮਿਲਦੀ ਏ ਹਾਂਜੀ ਉਨ੍ਹਾਂ ਨੂੰ ਕਾਇਆ ਨੂੰ ਤਾਂ ਇੰਨਾ ਚਾ ਸੀ ਬੀ ਅਸੀਂ ਜਾਉਗੇ ਸਾਡੇ ਦੁੱਖ ਕੱਟੇ ਜਾਣਗੇ ਵੀ ਜੋ ਵੀ ਸਾਨੂੰ ਰੋਗ ਬਿਮਾਰੀ ਏ ਆਪੇ ਇਸ਼ਨਾਨ ਕਰਨ ਦੇ

ਹੋ ਜਾਣਗੇ ਉਹ special ਜਾਂਦੇ ਏ ਇਹ ਵੀ reason ਏ ਇੱਕ rash ਦਾ ਕਾਰਣ ਬਣ ਜਾਂਦਾ ਤਿਉਹਾਰ ਦਾ ਵੀ ਹੋ ਜਾਂਦਾ ਹੈਗਾ

ਦਾ ਇਸ਼ਨਾਨ ਹੋ ਜਾਂਦਾ ਮਤਲਬ ਇਸ ਬਹਾਨੇ ਮੱਥਾ ਵੀ ਟੇਕ ਹੋ ਜਾਂਦਾ ਉ ਤਾਂ ਆਪਾਂ ਸੋਚਦੇ ਰਹਿਨੇ ਆ ਵੀ ਅੱਜ ਜਾਈਏ ਕੱਲ ਵੀ time ਨੀਂ ਹੈਗਾ ਤਿਉਹਾਰ ਦੇ ਨਾਮ ਦੇ ਆਪਾਂ ਚਲੇ ਜਾਂਦੇ ਹੈਗੇਆ ਇਹ ਚੀਜ਼ ਆ ਜਾਂਦੀ ਹੈਗੀ ਏ ਬਾਕੀ ਜਿਵੇਂ ਸਕੂਲਾ ਵਗੈਰਾ ਵਿੱਚ ਛੁੱਟੀ ਵੀ ਹੁੰਦੀ ਏ ਇਹ ਛੁੱਟੀ ਵਾਲਾ ਈ ਦਿਨ ਛੁੱਟੀ ਵਾਲਾ ਦਿਨ ਹੁੰਦਾ ਸਾਰੇ free ਹੁੰਨੇ ਏ ਇਹ ਵੀ ਹੁੰਦਾ ਚੱਲ ਇੱਕ ਘੁੰਮਣਾ ਵੀ ਹੋ ਜਾਂਦਾ ਹੈਗਾ ਤੀਰਥ ਇਸ਼ਨਾਨ ਵੀ ਹੋ ਜਾਂਦਾ ਹੈਗਾ ਤੇ ਬੱਚਿਆਂ ਨੂੰ shopping ਕਰਨ ਦਾ ਮੋਕਾ ਮਿਲ ਜਾਂਦਾ ਹੈਗਾ ਇਹ ਚੀਜ਼ਾਂ ਵੀ ਹੈਗੀਆਂ ਨੇ ਬਾਕੀ ਸ਼ਾਰਦਾ ਭਾਵਨਾ ਹਰੇਕ ਦੀ ਆਪਣੀ ਅਲੱਗ ਅਲੱਗ ਏ ਬੀ ਕਿਸ ਨੇ ਕਿਸ ਤਰ੍ਹਾਂ ਮਨਾਉਣਾ ਕਿਸ ਨੇ ਕਿਸ ਤਰ੍ਹਾਂ ਮਨਾਉਣਾ ਇਹ ਅਲੱਗ ਅਲੱਗ ਤਰੀਕੇ ਹੋ ਜਾਂਦੇ ਨੇ

ਹੋਰ ਕੀ ਹੁੰਦਾ ਫੇਰ ਇਸ ਦਿਨ ਹੋਰ ਫੇਰ ਤੁਹਾਡੇ ਘਰ ਪਰਿਵਾਰ ਚ ਕੋਈ ਰਿਸ਼ਤੇਦਾਰ ਵੀ ਆਉਂਦੇ ਹੋਣਗੇ ਜਾਂ ਤੁਸੀਂ ਕਿਸੇ ਦੇ ਘਰ ਜਾਂਦੇ ਹੋਵੋਗੇ ਨੀ ਰਿਸ਼ਤੇਦਾਰ ਦੇ ਘਰ ਤਾਂ ਇਸ ਦਿਨ ਵੈਸੇ ਬਹੁਤ ਘੱਟ ਈ ਜਾਨੇ ਆ ਜਿਵੇਂ ਹੋਰ ਹੋਰ ਹੁੰਦਾ ਦਿਵਾਲੀ ਦਿਵੁਲੀ ਤੇ ਤਾਂ ਆਪ ਦੂਜੇ ਘਰ ਮਿਠਾਈ ਵਿਸਾਖੀ ਤੇ ਸਾਇਦ ਇਹ ਚੀਜ਼ ਨਹੀਂ ਹੈਗੀ

ਤਾਂ ਉਹਨੂੰ special ਕਹਿਨੇ ਵੀ ਮਥਾ ਟਿਕਾ ਕੇ ਲਿਆਈਏ ਤੇ ਸਾਡੇ ਨਾ ਹੁੰਦਾ ਨਾ ਮੂੰਗਫਲੀਆਂ

ਉਹ ਮਤਲਬ ਕੀ ਮੇਵੇਆਂ ਦੇ ਨਾ ਹਾਰ ਬਨਾਏ ਜਾਂਦੇ ਨੇ

ਲੈ ਕੇ ਨਾ ਧਾਗੇ ਨਾਲ ਐਨ ਲੰਮਬਾ ਜਿਵੇਂ ਲੰਬਾਏ ਤੱਕ ਵੱਡਾ ਜਾਂ ਫੇਰ ਜਿਹਦੀ ਕੁੜੀ ਦਾ ਪਹਿਲਾਂ ਵਿਆਹ ਹੋ ਗਿਆ ਤਾਂ ਉਹ ਕੁੜੀ ਵਾਲੇ ਈ ਦਿੰਦੇ ਨੇ

ਜੇ ਆਪਾਂ ਕੁੜੀਆਂ ਨੂੰ ਪਹਿਲੀ ਵਿਸਾਖੀ ਦਿਨੇ ਆ ਅਸੀਂ ਹਰੇਕ ਤਿਉਹਾਰ ਤੇ ਨਾ ਵਿਸਾਖੀ ਦੇ ਕਪੜੇ ਮਿਠਾਈਆ ਤੋਂ ਅੱਲਗ ਨਾ ਹਾਰ ਬਨਾਏ ਜਾਂਦੇ ਏ ਮਤਲਬ ਕੀ ਉਹ ਢਾਈ ਹਾਰ ਬਣਾਨੇ ਆ ਏਨ ਲੰਬੇ ਲੰਬੇ ਦੋ ਤਾਂ ਹੋ ਗਏ ਇੱਕ ਧੀ ਦਾ ਇੱਕ ਜਵਾਈ ਦਾ ਹੋ ਗਿਆ ਇੱਕ ਛੋਟੇ ਬੱਚੇ ਵਾਸਤੇ ਬਣਾਨੇ ਹੈਗੇ ਆ ਹਮ ਇਹ ਸਾਡੇ ਚ ਰੀਤ ਏ

ਤਾਂ ਫੇਰ ਉਹ ਪਤਾ ਕਿਆ ਇਸ਼ਨਾਨ ਕਰਨਗੇ ਨਾ ਚਾਹੇ ਕੀਤੇ ਬਾਹਰ ਨਹੀਂ ਜਾਣਗੇ ਚਾਹੇ ਆਪਣੇ ਘਰ ਵਿੱਚ ਹੀ ਕਰਨਗੇ ਤਾਂ ਉਨ੍ਹਾਂ ਨੇ ਹਾਰ ਮਤਲਬ ਕੀ ਥੋੜੀ ਦੇਰ ਪਾਣਾ ਹੀ ਪਾਣਾ ਇੱਕ ਸ਼ਗਣ ਕਰਨਾ ਹੁੰਦਾ ਹੈਗਾ

ਜਿਵੇਂ ਆਪਾਂ ਵੰਡਦੇ ਆ ਵੀ ਨੂੰਹ ਦੀ ਪਹਿਲੀ ਵਿਸਾਖੀ ਆਈ ਏ ਜਾਂ ਮੁੰਡੇ ਦੀ ਐ ਏ ਆਪਾਂ ਮਹੱਲੇ ਹੁੰਦਾ ਰਿਸ਼ਤੇਦਾਰੀ ਚ ਵੰਡਦੇ ਏ ਤਾਂ ਨਾਲ ਉਹ ਜਿਹੜਾ ਸੁੱਕਾ ਮੇਵਾ ਏ ਨਾ ਉਹ ਥੋੜਾ ਥੋੜਾ ਵੰਡਿਆ ਜਾਂਦਾ ਇਹ ਇੱਕ ਸਾਡੇ ਚ ਹੈਗਾ ਰਿਵਾਜ

ਤੇ ਏਵੈ ਈ ਜੇ ਬੱਚਾ ਪਹਿਲਾਂ ਹੁੰਦਾ ਤਾਂ ਉਹਦੀ ਵੀ ਪਹਿਲੀ ਵਿਸਾਖੀ ਨਾਨਕਿਆ ਤੋਂ ਆਂਦੀ ਏ ਜੇ ਉਹਦਾ ਫੇਰ ਬੱਚੇ ਦਾ ਹਾਰ ਬਣਾਇਆ ਜਾਂਦਾ

ਨੀ ਸਾਡੇ ਤਾਂ ਜਦੋਂ ਹਾਰ ਪਾਉਣੇ ਏ ਨਾ ਤੁਸੀਂ ਦੇਖੋਗੇ ਨਾ ਉਹਦੀ ਲੰਬਾਈ ਇੰਨੀ ਹੁੰਦੀ ਏ ਕੀ ਬਾਵਾ ਦੁੱਖਣ ਲੱਗ ਜਾਂਦੀਆਂ ਨੇ ਬਣਾਨ ਹੁਣ ਕਾਫੀ ਪੰਜ ਛੇ ਫੁੱਟ ਤਾਂ ਲੰਬਾਈ ਹੁੰਦੀ ਏ

ਮੇਵੇ ਕਾਫੀ ਲੱਗ ਜਾਂਦੇ ਨੇ ਪਹਿਲਾਂ ਵਾਲੇ ਜਿਹੜੇ ਬਜੁਰਗ ਸੀ ਨਾ ਏਵੈ ਬਣਾਂਦੇ ਸੀ ਤੁਹਾਡੇ ਵੱਡੇ ਵਡੇਰਿਆ

ਚੱਲੀ ਆ ਰਹੀ ਏ ਲੇਕਿਨ ਹੁਣ ਜਿਹੜੀ ਅੱਜਕਲ ਦੀ ਨਵੀ ਪੀੜੀ ਏ ਨਾ ਇਹ ਚੀਜ਼ ਨਹੀਂ ਬਣਾ ਰਹੀ ਉਹ ਪਤਾ ਕਿਆ ਏ ਸ਼ਗੁਨ ਦੇ ਤੋਰ ਤੇ ਛੋਟਾ ਜਾ ਬਣਾ ਲੈਂਦੇ ਨੇ ਬਾਕੀ ਕਹਿਣਗੇ ਸੁੱਕਾ ਮੇਵਾ ਦੇਦੋ

ਜਿਵੇਂ ਢਾਈ ਕਿਲੋ ਜਾਂ ਪੰਜ ਕਿਲੋ ਜੋ ਵੀ ਉਹਨਾ ਦੀ ਹੈਗੀ ਆ ਆਪਣੀ ਬੀ ਇੰਨਾ ਮੇਵਾ ਦੇਦੋ ਆਪੇ ਬਣਾ ਲੈਣਗੇ ਬੀ ਬਾਚ ਵੀ ਤਾਂ ਤੋੜਨਾ ਪੈਂਦਾ ਅੱਜਕਲ ਇਹ ਚੀਜ਼ਾਂ ਆ ਗਈਆਂ ਨੇ ਵੀ ਇੱਕ ਸ਼ਗੁਨ ਕਰ ਦਿੰਦੇ ਨੇ ਤੇ ਕੱਲ ਈ ਸਾਡੇ ਨਾਲ ਵਾਲਿਆ ਦੀ ਪਹਿਲੀ ਵਿਸਾਖੀ ਦੇਣ ਗਏ ਤੇ ਮੈਂ ਕਿਆ ਵੀ ਆ ਕੀ ਬਣਾ ਰਹੇ ਓ ਕਹਿੰਦੇ ਹਾਰ ਮੈ ਕਿਆ ਤੁਸੀ ਬਣਾ ਰਹੇ ਓ ਜਦੋਂ ਸਾਡੇ ਬੱਚਿਆਂ ਦੀ ਵਾਰੀ ਆਈ ਸਾਡੇ ਕੋਲ ਤਾਂ ਇਹ ਵੀ ਬਣਨੇ ਹੈਗੇ ਹਸਨ ਲੱਗ ਗਏ

ਵੀ ਕਹਿੰਦੇ ਜਦੋਂ ਪੁਰਾਣੇ ਬਜੁਰਗ ਕਹਿ ਰਹੇ ਏ ਅੱਜਕਲ ਦੀ ਕੋਈ ਨੀਂ ਕਰਦੀ ਹੈਗੀਆਂ ਵੀ ਇੱਕ ਜਦ ਤੱਕ ਅਸੀਂ ਜਿਉਂਦਾ ਹੈਗੇ ਕਰੋਂਗੇ ਅੱਗੇ ਨੂੰਹਾ ਦੀ ਭਾਈ ਮਰਜੀ ਏ

ਇਹ ਚੀਜ਼ਾਂ ਆ ਗਈਆਂ ਕਿਉਂਕਿ ਜਦੋਂ ਪੁਰਾਣੇ ਵਾਲੇਆ ਖੁੱਲਾ time ਹੁੰਦਾ ਸੀਗਾ ਬਜੁਰਗ ਬੈਠੇ ਹੁੰਦੇ ਸੀ ਘਰ ਚ ਅੱਜਕਲ time ਦੀ ਕੰਮੀ ਕਾਰਣ ਹਰੇਕ ਚ ਚੀਜ਼ਾਂ ਚ ਕਮੀ ਥੋੜੀ ਆ ਰਹੀ ਏ ਕੀ ਪੁਰਾਣੇ ਰੀਤੀ ਰਿਵਾਜ ਬਹੁਤ ਘਟਦੇ ਜਾ ਰਹੇ ਨੇ ਹਾਂ ਮਤਲਬ ਕੇ ਜਿਹੜੀਆਂ ready made ਚੀਜ਼ਾਂ ਨੇ ਉਨ੍ਹਾਂ ਦੇ ਵਿੱਚ ਰੁਜੇਵਾ ਜਿਆਦਾ ਹੋ ਗਿਆ ਉਨ੍ਹਾਂ ਨੂੰ ਖਰੀਦ ਲੈਣਗੇ ਆਪਣੀ ਹੱਥਾ ਜਿਹੜੀ ਮਹਿਨਤ ਨਾਲ ਤਿਆਰ ਕਰਨੀ ਏ ਨਾ ਚੀਜ਼ ਉਹ ਸਮਾ ਨੀਂ ਹੈਗਾ ਕਿਸੇ ਕੋਲ

ਦਿਖਾਈ ਦੇ ਰਹੀ ਏ ਕਿਉਂਕਿ ਅੱਜਕਲ ਕੋਈ time ਈ ਕਿਸੇ ਕੋਲ ਹੈ ਨੀਂ

ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਦੀ busy life ਏ ਈਸ ਕਰਕੇ ਜਿਹੜੇ ਘਰਦੇ ਅਗਲਾ ਕਹਿੰਦਾ ਮੇਰੇ ਕੋਲ time ਨੀਂ ਹੈਗਾ ready made ਲੈਲੋ

ਬੀ time ਦੀ ਵਜਾ ਨਾਲ ਹੋ ਰਿਹਾ ਸਾਰਾ ਕੁੱਝ ਤਿਉਹਾਰ ਵੀ ਕਈ ਅੱਜਕਲ ਤਾਂ ਮਿਠਾਈਆ ਅੱਗੇ ਘਰਾ ਚ ਸਾਰਾ ਕੁੱਝ ਬਣਾਉਂਦੇ ਸੀਗੇ ਵੀ ਤਿਉਹਾਰ ਆਣ ਵਾਲਾ ਵੀ ਬਣਾ ਲਈਏ ਲੇਕਿਨ ਹੁਣ ਕਹਿੰਦੇ ਏ ਵੀ ready made ਈ ਲਿਆਉ ਇਹ ਚੀਜ਼ਾਂ ਆ ਗਈਆਂ ਉਹੀ ਹੋ ਗਿਆ ਨਾ ਕੇ ਹੁਣ ਜਿਹੜਾ ਏ ਉਨ੍ਹਾਂ ਕੋਲ time ਨੀਂ ਹੈਗਾ ਤੇ ਫੇਰ ਘਰ ਦੀ ਬਣਾਨ ਨੂੰ ਚੀਜ਼ਾਂ ਨੂੰ ਤਾਂ time ਲਗਦਾ ਪਹਿਲਾਂ ਤੁਸੀਂ ਖਰੀਦਣ ਜਾਉਗੇ time ਕਡੋਗੇ ਫੇਰ ਬਣਾਨ ਨੂੰ time ਦਉਗੇ ਹਨਾ ਫੇਰ ਉਹਦੀ ਸਾਂਭ ਸਭਾਲ ਵੀ ਰਖੋਗੇ ਕਰੋਂਗੇ ਤਾਂ ਫੇਰ ਈ ਅੱਗੇ ਜਾ ਕੇ ਕੀਤੇ ਤੁਸੀਂ ਅਗਲੇ ਨੂੰ ਚੀਜ਼ ਪਰੋਸ ਸਕਦੇ ਓ ਤਾਂ ready made ਦਾ ਇਹ ਏ ਕੇ ਬਣੀ ਬਣਾਈ ਚੀਜ਼ ਲਿਆਉ ਅੱਧੇ ਘੰਟੇ ਦੇ ਵਿੱਚ ਕੰਮ ਪੂਰਾ ਹੋ ਜਾਂਦਾ ਇਸੇ ਵਜਾ ਨਾਲ ਨਾ ਕਈ ਅੱਜ ਦੇ ਬੱਚਿਆਂ ਨੂੰ ਕੁੱਝ ਪੁਰਾਣੀਆਂ ਚੀਜ਼ਾਂ ਬਾਰੇ ਮਸਾ ਚੀਜ਼ਾਂ ਬਾਰੇ ਪਤਾ ਈ ਨਹੀਂ ਹੈਗਾ

ਕਈ ਗੱਲਾ ਤਾਂ ਸਾਨੂੰ ਵੀ ਨੇ ਕੇ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਦੱਸਦੀਆਂ ਨੇ ਤੇ ਉਹ ਸਾਨੂੰ ਨਹੀਂ ਪਤਾ ਉਨ੍ਹਾਂ ਤੋਂ ਸੁਣ ਕੇ ਹੀ ਪਤਾ ਲਗਦਾ ਏ ਕੀ ਹਾਂ ਆ ਚੀਜ਼ ਬੀ ਅਹ ਆ ਚੀਜ਼ਾਂ ਵੀ ਹੁੰਦੀਆਂ ਸੀ ਪਹਿਲਾਂ ਸਾਨੂੰ ਨੀਂ ਪਤਾ ਤੇ ਅੱਗੋ ਸਾਡੇ ਬੱਚਿਆਂ ਨੂੰ ਨੀਂ ਪਤਾ ਜਿਹੜੀਆਂ ਗੱਲਾ ਸਾਨੂੰ ਪਤਾ ਏ ਨਾ ਉਹ ਸਾਡੇ ਬੱਚਿਆਂ ਨੂੰ ਵੀ ਅੱਗੋ ਨਹੀਂ ਪਤਾ ਕਈ ਤਾਂ ਬੱਚੇ ਇੱਦਾਂ ਦੇ ਵੀ ਨੇ ਉਨ੍ਹਾਂ ਨੂੰ ਅੱਜ ਦੇ ਇਤਿਹਾਸ ਦਾ ਵੀ ਨੀਂ ਪਤਾ

ਕੀ ਅੱਜ ਜਿਹੜਾ ਵਿਸਾਖੀ ਦਾ ਹੈ ਕੀ ਏ main ਗੱਲ ਹੈ ਕੀ ਕਿਉਂ ਮਨਾਇਆ ਜਾਂਦਾ ਜਿਆਦਾਤਰ ਬੱਚੇ ਨੇ ਜਿਹਨਾ ਨੂੰ ਨਹੀਂ ਪਤਾ

ਉਨ੍ਹਾਂ ਨੂੰ ਨਹੀਂ ਪਤਾ ਵੀ ਇਸ ਦਿਨ ਨਿਹ ਰੱਖੀ ਸੀਗੀ ਉਸ ਬਾਰੇ ਨੀਂ ਪਤਾ

ਅੱਜ ਵਿਸਾਖੀ ਏ ਮੇਲਾ ਏ

ਮੈਂ ਕਿਹਾ ਕੋਈ ਗੱਲ ਨਹੀਂ ਜੇ

ਹੋਰ ਸੁਣਾਉ

ਸ਼ੁਕਰ ਹੈ ਰੱਬ ਦਾ ਭੈਣ ਤੇਰੀ ਮੈਂ ਕਿਹਾ ਜਾਊਗੀ ਕਦੋਂ, ਇਹ ਉਹਦਾ ਭਾਈ ਆਊਗਾ ਉਹ ਲੈ ਜੂ ਨਾਲ